ਹਾਂ

ਅਹ ਕੰਮ ਖ਼ਰਾਬ ਕਰਨਾ

ਹਣਾ ਬਦਨਾਮੀ ਜਿੰਨੀ ਉਹਦਾ ਮਤਲਬ ਹਨਾ ਇੱਕ ਬਜੁਰਗਾਂ ਲਈ ਵੀ ਹੈਗਾ ਹੈ

ਧੋਲਿਆ ਧੋਲਿਆ ਦੀ ਲਾਜ ਰੱਖਣੀ ਧੋਲਿਆਂ ਦੀ ਲਾਜ ਰੱਖਣੀ ਹਾਂ

ਅਗਲਾ ਕਹਿੰਦਾ ਵੀ ਹੁਣ ਸਾਰੀ ਉਮਰ ਸਹੀ ਰਿਹਾ ਹੁਣ ਬੁਢ਼ਾਪੇ ਵਿੱਚ ਆਕੇ ਬਦਨਾਮੀ ਲੈਲੀ ਲਿਹਾਜ ਲਿਹਾਜ ਕਰਲਾ ਸਾਡੇ ਬਜੁਰਗਾਂ ਦੀ ਉਹ ਹਾਂ ਸਹੀ ਗੱਲ ਹੈ ਅਹ ਚਿਹਰਾ ਉੱਡ ਜਾਣਾ ਮੂੰਹ ਉੱਡ ਜਾਣਾ

ਚਿਹਰਾ ਉੱਡ ਜਾਣਾ ਡਰ ਜਾਣਾ

ਅਖਾਣ ਹੁੰਦਾ ਸੀ ਘਰ ਦੀ ਮੁਰਗੀ ਦਾਲ ਬਰਾਬਰ ਘਰ ਦੀ ਮੁਰਗੀ ਦਾਲ ਬਰਾਬਰ ਹਾਂ ਉਹ ਵੀ ਬਹੁਤ ਮਸੂਹਰ ਹੋਇਆ

ਅੱਛਾ ਹੋਰ ਹੁਣ ਸਾਡੇ ਇੱਧਰ ਉਹ ਹੁੰਦੇ ਸੀਗੇ ਵਿਰਦੀ sir ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਕਹਿੰਦੇ ਆਪਣਾ ਜਵਾਕ ਦੂਏ ਦੀ ਜਨਾਨੀ ਸਭ ਨੂੰ ਵਧੀਆ ਲੱਗਦੀ ਏ ਦੂਸਰੇ ਦੀ ਜਨਾਨੀ ਕਿਆ ਬਾਤ ਆ ਜਿਵੇਂ ਇਸ ਤਰ੍ਹਾਂ ਦੀ ਕਹਾਵਤਾਂ ਬਹੁਤ ਮਾਰਦੇ ਸੀਗੇ ਉਹ

ਬਦਨਾਮੀ ਕਰਨੀ ਹਣਾ ਬਦਨਾਮ ਵੀ ਕੀਤਾ ਕੁੱਝ ਕਾਲਾ ਹੋਣਾ ਜੀ ਇਹ

ਹੋਰ ਕਿਆ ਬਦਨਾਮੀ ਕਰਨੀ ਹੱਥ ਪੀਲੇ ਕਰਨਾ ਕੁੜੀ ਦਾ ਵਿਆਹ ਕਰਨਾ

ਠੀਕ ਏ ਹੱਥ ਅੱਡਣਾ ਮੰਗਨਾ ਹੱਥ ਚੁੱਕਣਾ ਮਾਰਨਾ ਸੱਦੀ ਨਾ ਸ਼ਦਾਈ ਮੈ ਲਾੜੇ ਦੀ ਤਾਈ ਹਾਂ ਸੱਦੀ ਨਾ ਸਦਾਈ ਮੈਂ ਲਾੜੇ ਦੀ ਤਾਈ

ਤੇ ਇੱਕ ਹਾਂ ਇੱਕ ਹੋਰ ਤੀਗਾ ਅਹ ਬੁੜਾ ਕਹਿੰਦਾ ਜਿੰਦਾ ਜਿੰਦਾ ਬੁੜਾ ਕੱਖ਼ ਦਾ ਮਰਿਆ ਸ਼ਵਾ ਲੱਖ਼ ਦਾ

ਹਾਂ ਮਤਲਬ ਵੀ ਕਈ ਇਹਦਾ ਐਂ ਆ ਵੀ ਕਈ ਜਾਣ ਬੁੱਝ ਕੇ ਕਿਸੇ ਨਾਲ ਪੰਗਾ ਲੈਕੇ

ਠੀਕ ਹੈ ਨਾ ਜਿਵੇਂ ਕਹਿੰਦੇ ਕਿਸੇ ਬੁੜੇ ਨੂੰ ਮਾਰਤਾ ਜਾਂ accident ਹੋ ਕਰਤਾ

ਅਹ ਅਗਲੇ ਤਾਂ ਬੁੜੇ ਨੂੰ ਪੁੱਛਦੇ ਨੀ ਸੀਗੇ

ਫੇਰ ਬਾਅਦ ਮੇ ਹਾਂ ਬੁੜੇ ਦੇ ਗੱਲ ਪਏ ਗਏ ਲੈ ਸਾਡਾ ਤਾਂ ਬਾਪੂ ਐਂ ਸੀ ਸਾਡਾ ਐਂ ਸੀ ਸਾਡਾ ਐਨਾ ਕਰਜਾ ਸੀਗਾ ਸਾਨੂੰ ਇੰਨੇ ਪੈਸੇ ਦੋ ਜੀ ਉਹਦਾ ਇਲਾਜ਼ ਕਰਾਉਣਾ ਜੇ ਵੋ

ਹਾਥੀ ਦੇ ਦੰਦ ਖਾਣ ਦੇ ਹੋਰ ਖਿਲਾਉਣ ਦੇ

ਹਾਂ ਕਹਿਣਾ ਕੁੱਝ ਕਰਨਾ ਕੁੱਝ ਹਾਂ ਜਿਵੇਂ ਆਹ ਹਾਥੀ ਲੰਗ ਗਿਆ ਪਪੂੰਛ ਰਿਹ ਗਈ

ਹਾਂ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ

ਹਾਂ ਇੱਕ ਅਨਾਰ ਸੋ ਬੀਮਾਰ ਹਾਂ ਮੰਗ ਜਿਆਦਾ ਹੋਣੀ ਤੇ ਘੱਟ

ਹਾਂ ਵੀ ਇੱਕ ਅਨਾਰ ਸੋ ਬੀਮਾਰ ਕਈ ਐਂ ਹੁੰਦਾ ਵੀ ਕੋਈ ਖਾਣ ਵਾਲੀ ਚੀਜ਼ ਆ ਗਈ ਠੀਕ ਹੈ ਮਾੜੀ ਜਿਹੀ ਲਿਆਂਦੀ ਇੱਕ ਵਾਸਤੇ ਜੀ ਸਭ ਦਾ ਕਰਿਆ ਖਾਣ ਨੂੰ

ਕੋਈ ਚੀਜ਼ ਲਿਆਉਦਾ ਖਾਣ ਵਾਸਤੇ ਇੱਕ ਰੋਟੀ ਲਿਆਉਦੀ ਹੈ ਜਾਂ ਇੱਕ ਸਮੋਸਾ ਲਿਆਉਦਾ

ਜਦੋਂ ਕੋਈ ਚੀਜ਼ ਬੰਦੇ ਜਿਆਦਾ ਹੋਣੇ ਚੀਜ਼ ਘੱਟ ਲਿਆਉਣੀ

ਉੱਲਟੀ ਬਾੜ ਖੇਤ ਨੂੰ ਖਾਏ ਹਾਂ ਹੋਰ ਖੇਤ ਨੂੰ ਖਾ ਗਈ ਬਾੜ

ਹਾਂ ਹਰੇਕ ਕਿਤੇ ਨਾ ਕਿਤੇ ਹੈਗਾ ਜੀ ਹੱਥ ਚੁੱਕਣਾ ਹੱਥਾ ਪੈਰਾਂ ਦੀ ਹੋਣਾ ਹੱਥ ਮੱਲਣੇ ਕੰਨ ਭਰਨੇ ਕੱਖ਼ ਨਾ ਰਹਿਣਾ

ਹਾਂ ਵੀ ਬਹੁਤ ਜਿਆਦਾ ਗਰੀਬੀ

ਚਲੋ ਵਧੀਆ ਜੀ ਇੱਦਾਂ ਲੱਗੇ ਰਹੋ ਮੁਹਾਵਰੇ ਸੁਣੀ ਜੋ ਸੁਣਾਈ ਜੋ knowledge ਵਧਾਓ ਆਪਣੀ

ਹਾਂ ਇਹ ਤਾਂ ਹਜ਼ਾਰਾਂ ਚ ਨੇ ਜੀ ਹਜ਼ਾਰਾਂ ਲੱਖਾਂ ਚ ਹੋਣੇ ਹੈ ਮੁਹਾਵਰੇ

ਠੀਕ ਹੈ ਜਿੰਨੇ ਆਪਣੇ ਭਾਸ਼ਾਵਾਂ ਨੇ ਠੀਕ ਹੈ ਇਹ ਤਾਂ ਸਿਰਫ਼ ਇਹ ਇੰਨੇ ਕ ਪੰਜਾਬੀ ਚ ਨੇ ਹਰੇਕ

ਹਿੰਦੀ ਚ ਹੈਗੇ ਨੇ ਉੱੜਦੂ ਚ ਹੈਗੇ ਤੇ ਠੀਕ ਹੈ ਮਾਝਾ ਦੁਆਬਾ ਅਲੱਗ ਅਲੱਗ ਤਰ੍ਹਾਂ ਦੇ ਮੁਹਾਵਰੇ ਹੈ ਅਲੱਗ ਅਲੱਗ ਤਰ੍ਹਾਂ ਦੇ ਸਭ ਪਾਸੇ

ਚਲੋ ਚਲੋ ਠੀਕ ਹੈ sir

ਬੱਸ guest ਨੇ ਆਉਣਾ ਸੀ ਉਹਨਾ ਦੀ ਤਿਆਰੀ ਕਰਦੇ ਪਏ ਸੀ

ਹਾਂਜੀ ਅਸੀਂ ਮੇਹਰ ਬਾਬਾ charitable trust ਵਿੱਚ job ਕਰਦੇ ਹਾਂ

ਉੱਥੇ ਤਾਜ਼ hotel ਚੋ ਕਿਸੇ ਨੇ guest ਨੇ ਆਉਣਾ ਸੀ

ਹਾਂਜੀ ਉਹਨਾ ਕਰਕੇ ਅਸੀਂ ਸਾਰੀ ਤਿਆਰੀ ਕੀਤੀ ਮਤਲਬ ਕੀ ਸਾਰਾ ਸਜਾਇਆ ਸੀ ਆਪਣਾ table ਟੁਬਲ ਐਨ room ਜੋ ਵੀ ਹੈ ਸਾਰਾ ਸਜਾਇਆ ਉਹਨਾ ਤੇ ਅਸੀਂ ਮਤਲਬ ਸਾਡਾ ਕੰਮ ਹੁੰਦਾ ਫੁਲਕਾਰੀ ਦਾ ਅਸੀਂ ਫੁਲਕਾਰੀ ਦੇ ਚੀਜ਼ਾਂ ਜੋ ਬਣਾਦੇ ਹੈ ਅਸੀਂ ਉਹਨਾ ਦੀ ਸਾਰੀ ਚੀਜ਼ਾਂ ਦੀ display ਕੀਤੀ ਏ ਅੱਛਾ ਜਿਵੇਂ ਤੁਸੀਂ ਕਹਿ ਰਹੇ ਹਾਂ ਵੀ ਅਸੀਂ ਨੇ ਫੁਲਕਾਰੀ ਦੀਆ ਚੀਜ਼ਾਂ ਬਣਾਉਦੇ ਹਾਂ ਉਹਦੇ display ਕੀਤੀ ਏ ਜਿਵੇਂ ਹੁਣ ਤੁਹਾਡੇ guest ਆਏ ਨੇ ਤੁਹਾਡਾ ਕੋਈ NGO ਹੋਣਾ

ਅੱਛਾ ਅਹ ਉਹਦੇ ਵਿੱਚ ਤੁਹਾਡੇ ਕਹਿਣੇ ਆ artist ਨੇ ਵੀ ਰੱਖ਼ੇ ਹੋਏ ਨੇ ਫੁਲਕਾਰੀ ਕਰਨ ਲਈ ਜਾ ਫ਼ਿਰ ਘਰ ਕਰਨ ਵਾਸਤੇ ਦਿੰਦੇ ਹੋ ਕਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਸਕਦੇ ਹੋ

ਠੀਕ ਏ ਜੀ ਪੰਦਰਾਂ ਵੀਹ artist ਨੇ ਹੁਣ ਤੁਹਾਡੀ ਜਿਵੇਂ ਤੁਸੀਂ ਕਹਿ ਰਹੇ ਸੀ ਅੱਜ ਤੁਹਾਡੇ guest ਆਏ ਨੇ ਤੁਸੀਂ ਕਿਸ ਤਰੀਕੇ ਨਾਲ ਕਿਹਾ ਕਹਿਣੇ ਹਾਂ decoration ਕੀਤਾ ਏ ਸਮਾਨ ਦੇਖੋ ਸਾਡੇ ਛੋਟੇ ਤੋ ਲੈਕੇ ਜਿਵੇਂ ਕੀ faino ਦੀ book mark ਹੋਗੀ ਤੇ tea caster violet ਉਹ file folder bag ਸਾਰਿਆ ਨੂੰ ਅਸੀਂ ਇੱਕ table ਤੇ ਕੱਪੜਾ ਵਿਛਾ ਕੇ ਮਤਲਬ ਸਾਰਾ ਕੁੱਛ ਸਜਾਅ ਦਿੰਨੇ ਹਾਂ ਉਹ ਟੋਕਰੀਆਂ ਛੋਟਾ ਵੱਡਾ ਕੁੱਛ ਹੁੰਦਾ ਉਹ ਟੋਕਰੀਆਂ ਵਿੱਚ ਪਾਕੇ ਅਸੀਂ ਸਜਾਨੇ ਹਾਂ ਤੇ ਜਿਵੇ ਸਟੋਲਾ ਹੋ ਗਈਆਂ runner ਹੋ ਗਏ cushion ਹੋ ਗਏ ਤੇ suit ਵਗੈਰਾ ਸਾਰਾ ਕੁੱਛ ਇਹਨਾ ਨੂੰ table ਤੇ ਇੱਕਸਾਰ ਸਜਾਇਆ ਜਾਂਦਾ

stand hanger stand ਬੋਲਦੇ ਹੈ ਉਹਨੂੰ ਹੰਗੇਰਾ ਦੇ ਵਿੱਚ ਕਰਕੇ ਉਹਨੂੰ ਨੂੰ ਦੁਪੱਟੇ ਲਾਹ ਦਿੰਨੇ ਹਾਂ ਅਸੀਂ ਅੱਛਾ ਤੁਸੀਂ ਇਸ ਤਰੀਕੇ ਨਾਲ ਸਜਾਵਟ ਕਰਦੇ ਹੋ ਅੱਛਾ ਜਿਵੇਂ ਵੀ ਮਤਲਬ ਤੁਸੀਂ ਕਹਿ ਰਹੇ ਹੋ ਸਾਡੇ ਅੱਜ guest ਆਏ ਨੇ ਅੱਜ ਤੋ Taj hotel ਚੋ guest ਤੁਸੀਂ Taj hotel ਹੀ ਕਹਿਆ

Taj hotel ਚੋ guest ਆਏ ਨੇ ਫਿਰ ਉਸ ਹਿਸਾਬ ਨਾਲ ਚਲੋਂ ਠੀਕ ਮੰਨਿਆਂ ਅੱਜ ਤਾਂ ਉੱਥੋ ਆਏ ਨੇ ਤੁਹਾਡੇ guest ਕਿ normally ਅਹ ਕਦੀਂ ਕਦੀਂ ਆਉਦੇ ਹੈ ਜਾਂ ਲਗਾਤਾਰ ਈ ਆਉਦੇ ਰਹਿੰਦੇ ਨੇ ਕਈ ਵਾਰ ਤਾਂ ਲਗਾਤਾਰ ਹੀ ਆ ਜਾਂਦੇ ਹੈ ਜੀ ਜਿਵੇਂ ਸਵੇਰੇ ਆਏ ਦੁਪਿਹਰੇ ਵੀ ਆ ਜਾਣੇ ਹੈ ਸ਼ਾਮ ਨੂੰ ਵੀ ਆ ਜਾਣੇ ਹੈ ਕਈ ਵਾਰ ਦੋ ਕ਼ ਦਿਨ ਲੱਗ ਜਾਂਦੇ ਹੈ ਵੈਸੇ ਤਾਂ ਤਕਰੀਬਨ ਆਂਦੇ ਹੀ ਰਹਿੰਦੇ ਹੈ ਕੋਈ ਨਾ ਕੋਈ ਕੋਈ order ਦੇਣ ਆ ਗਿਆ ਕੋਈ ਚੀਜ਼ ਖਰੀਦਣ ਆ ਗਿਆ

ਜਿਵੇਂ ਹੁਣ ਸਾਡੇ trusty ਏ ਚੰਡੀਗੜ੍ਹ ਦੇ ਉਹਨਾ ਨਾਲ ਕਈ ਉਹ ਆ ਜਾਂਦੇ ਹੈ guest ਅੱਛਾ ਜਿਵੇਂ ਤੁਹਾਡਾ NGO ਮਤਲਬ ਤੁਹਾਡਾ ਟੱਰਸਟੀਆਂ ਨਾਲ ਜੁੜਿਆ ਹੋਇਆ ਚੰਡੀਗੜ੍ਹ ਦੇ trusty ਨੇ ਠੀਕ ਆ ਉਹ ਵੀ ਤੁਹਾਡੇ ਇੱਕ ਤਰ੍ਹਾਂ ਦਾ ਮਤਲਬ ਸਮਝੋ guest ਦੀ ਤਰ੍ਹਾਂ ਆਉਦੇ ਨੇ ਉਹ ਕਿਹੜਾ regular ਆਉਦੇ ਹੋਣੇ ਆ ਹੱਫਤੇ ਵਿੱਚ ਇੱਕ ਦੋ ਵਾਰ ਆਉਦੇ ਹੋਣੇ ਹਾਂ ਜਾਂ ਤਾਂ ਫਿਰ

ਹਾਂਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਸਾਨੂੰ display ਕਰਨੀ ਪੈਂਦੀ ਏ ਪਰ ਤੁਹਾਨੂੰ ਵਾਰੀ ਕਦੇ ਕੋਈ guest ਆ ਗਿਆ ਕਦੇ ਕੋਈ ਆ ਗਿਆ ਹੈਨਾ ਤੁਹਾਨੂੰ ਹਰੇਕ ਵਾਰੀ ਇਸੇ ਤਰੀਕੇ ਨਾਲ ਸਜਾਵਟ ਕਰਨੀ ਪੈਂਦੀ ਹੋਵੇਗੀ ਬਹੁਤ time ਲੱਗਦਾ ਹੋਣਾ ਹਾਂਜੀ ਲੱਗਦਾ ਤਾਂ ਹੈਗਾ ਹੈ ਬਹੁਤ time ਪਰ ਹੁਣ ਜਿਹੜਾ ਕੰਮ ਕਰਨਾ ਉਹ ਤਾਂ ਆਪਾਂ ਕਰਨਾ ਹੀ ਹੈ ਹਮ ਚਲੋ ਠੀਕ ਆ ਜਿਵੇਂ ਹੁਣ ਗੈਸਟਾ ਨੇ ਕੋਈ ਚੀਜ਼ ਖਰੀਦਣੀ ਉਹ ਆਪਾਂ ਦੇ ਦੇਣੀ ਵੀ ਹੈ ਉਹਨਾ ਨੂੰ ਠੀਕ ਆ ਹੁਣ ਜਿਵੇਂ ਹੁਣ ਤੁਸੀਂ ਦੇਖਿਆ ਜਾਵੇ ਹਨਾ ਇੱਕ ਏ ਚੱਲ ਤੁਹਾਡੇ ਠੀਕ ਏ NGO ਚ ਤੁਹਾਡਾ ਕੰਮ ਦੇਖਣ ਵਾਸਤੇ ਆਉਦੇ ਨੇ ਨਾ ਅਹ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਸਾਡੇ ਇੱਥੇ artist ਵੀ ਨੇ ਜਿਵੇਂ ਹੁਣ ਮੰਨ ਲਈਏ ਇਹ ਗੈਸਟਾ ਤੋਂ ਆਪਾਂ ਘਰ ਦੀ ਗੱਲ ਕਰੀਏ ਆਪਣੇ ਘਰ ਵੀ guest ਆਉਦੇ ਹਾਂ ਆਪਾਂ ਨੂੰ ਘਰ ਵੀ ਕਿੰਨੀ ਤਿਆਰੀ ਕਰਨੀ ਪੈਂਦੀ ਆ ਜਦੋਂ guest ਆਉਦੇ ਨੇ ਆਪਾਂ ਨੂੰ ਸਾਰਾ ਦਿਨ ਆਪਣਾ ਇਸ ਤਰ੍ਹਾਂ ਹੀ ਲੱਗ ਜਾਂਦਾ ਵੈਸੇ ਉਸੀ ਤਰੀਕੇ ਨਾਲ ਤੁਹਾਡਾ ਕੰਮ ਆ

ਹੋਰ ਕਿਆ ਸਾਰਾ ਦਿਨ ਉਰੇ ਵੀ ਸਾਰਾ ਦਿਨ ਲੱਗ ਜਾਂਦਾ ਤਕਰੀਬਨ ਕਈ ਵਾਰ ਤਾਂ ਰੋਟੀ ਖਾਣ ਦਾ ਵੀ ਨਹੀਂ time ਮਿਲਦਾ ਹੈਗਾ ਉਹ ਤਕਰੀਬਨ ਸਾਡਾ ਇਹ lunch time ਇੱਕ ਤੋ ਡੇਡ ਵਜ਼ੇ ਤੱਕ ਹੁੰਦਾ ਤਕਰੀਬਨ ਇੱਕ ਵਜ਼ੇ ਹੀ ਆਂਦੇ ਹੈ ਉਹ guest ਵੀ ਹਾਂ ਬੜੀ ਉਹ ਵੀ ਤੁਸੀਂ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸਾਡਾ lunch ਦਾ time ਵੀ ਨਹੀਂ ਲੱਗਦਾ ਬੰਦਾ ਕੰਮ ਤਾਂ ਰੋਟੀ ਵਾਸਤੇ ਹੀ ਕਰਦਾ ਜ਼ੇ lunch ਕਰਨ ਦਾ ਹੀ ਇੰਨਾ time ਲੱਗ ਗਿਆ ਹਨਾ ਫ਼ੇਰ ਬੜਾ ਚਲੋ ਠੀਕ ਆ ਤੁਸੀਂ ਕਹਿ ਰਹੇ ਹੋ ਜਿਵੇਂ ਕੀ normally ਰੋਜ ਨਹੀਂ ਆਉਦੇ ਹੈਗੇ ਵੀ ਕਦੀ ਕਦੀ ਆਉਦੇ ਨੇ ਤੁਹਾਡੇ ਤਾਂ ਚਲੋ ਠੀਕ ਏ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿਆ ਕਹਿਣੇ ਹਾਂ ਵੀ ਜਿਹੜਾ ਤੁਸੀਂ ਸਮਾਨ ਬਣਾਉਦੇ ਹੋ ਇਹ ਤੁਹਾਡਾ ਕਿੱਥੇ ਬਾਹਰ sale ਹੁੰਦਾ ਜਾਂ ਤੁਹਾਨੂੰ ਕਿੱਥੇ order ਵਗੈਰਾ ਵੀ ਆਉਦੇ ਹੈ ਹਾਂਜੀ ਸਾਨੂੰ ਇਹ order ਵੀ ਆਉਦੇ ਹੈ ਇਹ ਬਹਾਰ ਮਤਲਬ ਕੇ order ਤੋ ਵੀ ਕਾਫ਼ੀ ਸਮਾਨ ਲਿਆ ਜਾਂਦਾ ਜਿਵੇਂ ਕਿਸੇ ਨੇ ਚੰਡੀਗੜ੍ਹ ਆਪਣੀ ਕੋਈ ਕੰਮ ਕਰਨਾ ਹੁੰਦਾ ਉਹ ਸਾਡੇ ਤੋਂ ਮਤਲਬ ਕੇ wholesale ਦੇ ਰੇਟ ਤੇ ਸਮਾਨ ਹਰੇਕ ਸਮਾਨ ਹਰ ਇੱਕ ਸਮਾਨ ਲੈਕੇ ਜਾਂਦੇ ਹੈ ਉਹ ਹੁਣ ਸਾਨੂੰ order ਆਇਆ ਹੋਇਆ ਇੱਕ ਪੰਜਾਹ ਪੰਜਾਹ ਚੀਜ਼ਾਂ ਬਨਾਣ ਦਾ

ਹਾਂ ਜਿਵੇਂ runner ਹੋ ਗਏ ਪੰਜਾਹ ਬਣਾਕੇ ਭੇਜਣੇ ਹੈ ਅਸੀਂ violet ਹੋਗੇ key chain ਹੋਗੇ ਤੇ fling bag ਹੋ ਗਏ ਇਹ ਸਾਰਾ ਕੁੱਛ ਪੰਜਾਹ ਪੰਜਾਹ piece ਬਣਾਕੇ ਭੇਜਣੇ ਹੈ ਅਸੀਂ

ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਸਾਨੂੰ ਪੰਜਾਹ piece ਦਾ runners ਦਾ order ਆਇਆ ਹੈਨਾ ਵੀ ਉਹ ਤੁਸੀਂ ਕਿਸ ਤਰੀਕ਼ੇ ਨਾਲ ਤਿਆਰ ਕਰਦੇ ਹੋ ਤੁਹਾਡੇ ਕੋਲ ਮਤਲਬ ਕੀ ਇਹ ਸਾਰੀਆਂ ਸਹੂਲਤਾ ਹੈਗੀਆਂ ਇਹ ਚੀਜ਼ਾਂ ਬਣਾਉਣ ਵਾਸਤੇ ਹਾਂਜੀ ਸਾਡੇ ਕੋਲ ਸਾਰੀਆਂ ਸਹੂਲਤਾ ਸੀ ਮਤਲਬ ਕੇ ਇੱਕ ਫੁੱਲ ਜਾਲ ਦਾ ਦੁਪੱਟਾ ਬਣਾਨੇ ਹਾਂ

ਉਹਦੇ ਵਿੱਚੋਂ cutting ਕਰਕੇ ਫੁੱਲ ਜਾਲ ਵਾਲੇ ਦਾ runner ਬਣਾਣੇ ਹਾਂ ਜਿਹੜੇ sketched ਵਾਲੇ ਹੁੰਦੇ ਹੈ ਉਹ ਅਸੀਂ ਕਢਾਈ ਕਰਕੇ ਮਤਲਬ ਕੀ ਉਹ ਵੀ ਕਢਾਈ ਕਰਕੇ ਨਾ ਕਿੱਥੇ ਕਿੱਥੇ ਬੂਟਿਆਂ ਪਾਕੇ ਉਹਨਾ ਦਾ ਵੀ ਬਣਾਣੇ ਹਾਂ ਉਹ ਵੀ ਸਾਡੇ ਪੰਜਾਹ ਜਾਣੇ ਹੈ

ਠੀਕ ਆ ਵੀ ਮਤਲਬ ਤੁਹਾਡਾ order ਵਗੈਰਾ ਆਉਦੇ ਰਹਿੰਦੇ ਨੇ ਹੈਨਾ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਸਾਡੇ ਅੱਜ guest ਆਏ ਨੇ ਅਹ guest ਮਤਲਬ ਕੀ ਤੁਸੀਂ ਗੈਸਟਾ ਵਾਸਤੇ ਕੁੱਛ ਅਲੱਗ ਵੀ welcome ਕਰਨ ਵਾਸਤੇ ਵੀ ਕੁੱਛ ਕਰਦੇ ਹੋਵੇਗੇ

ਉਹ ਫੁਲਕਾਰੀ ਵਾਲਾ ਦੁਪੱਟਾ ਲਾਕੇ ਚਾਰ ਕੁੜੀਆਂ ਲੈਕੇ ਨਾ ਉਹਨੂੰ ਬਾਹਰੋ ਅੰਦਰੋ ਲੈਕੇ ਆਣੇ ਹਾਂ ਫ਼ੇਰ ਸਾਡੇ ਗਾਣਾ ਜਾ ਕੋਈ ਗਾਂਦੇ ਏ

ਤੁਸੀਂ ਸਾਡੇ ਘਰ ਆਏ ਅਸੀਂ ਫੁੱਲੇ ਨਾ ਸਮਾਏ ਮਤਲਬ welcome ਵੀ ਬਹੁਤ ਚੰਗੀ ਤਰ੍ਹਾਂ ਕੀਤਾ ਜਾਂਦਾ ਉਰੇ